ਖੇਡਾਂ ਦੇ ਸਲਾਈਡਾਂ ਡੇ ਆ ਕਰਨ ਦਾ ਚਿਲਡਰਨ ਜਿਹੜੇ ਆ ਸਲਾਈਡ ਆ ਕਰਨ ਤੇ।

ਤੇ ਰਾਈਟ ਸਾਈਡ ਤੇ ਇਕ ਲੇਡੀ ਖੜੀ ਹੋਈ ਆ ਜਿਹਦੇ ਸੂਟ ਦਾ ਕਾਫੀ ਡੱਬੀਆਂ ਜੇਹਾ ਕਲਰ ਆ।

ਇਹ ਜਿਹੜੀਆਂ ਟਾਈਲਾਂ ਦਾ ਰੰਗ ਆ ਇਹ ਗ੍ਰੇ ਆ ਤੇ ਇਹ ਕਾਫੀ ਜਿਆਦੀਆਂ--

ਤੇ ਵਿੰਡੋ ਏ ਰੂਮ ਦੀ ਕਮਰੇ ਦੀ ਓਪਨ ਆ ਤੇ ਪਿੱਛੇ--

ਤੇ ਇਹਦੇ ਅੱਗੇ ਦੋ ਲੋਕ ਖੜੇ ਆ ਦੋਵੇਂ ਜਾਣੇ ਫੋਨ ਤੇ ਗੱਲ ਕਰਨ ਦੇ ਆ ਇਹ ਇੱਕ ਨੇ ਰੈਡ ਕਲਰ ਦੀ ਸ਼ਰਟ ਪਾਈ ਦੂਜੇ ਨੇ ਵਾਇਟ ਕਲਰ ਦਾ--

ਇਹ ਮੰਦਿਰ ਦਾ ਗੇਟ ਆ ਇਹ ਬਜਾਰ ਦੇ ਵਿਚੋਂ ਵੀਡਿਓ ਫ਼ੋਟੋ ਖਿੰਚੀ ਗਈ ਆ।

ਇਹ ਪੈਟਰੋਲ ਪੰਪ ਤੋਂ ਖਿੱਚੀ ਗਈ ਫੋਟੋ ਆ ਦੋ ਇਹਦੇ ਵਿਚ ਟਰੱਕ ਏ ਆ ਜਿਹੜਾ ਪ ਪਹਿਲਾ ਟਰੱਕ ਏ ਆ ਓਹਦਾ ਕਲਰ ਆ ਵਾਈਟ ਏ ਤੇ ਪਰਪਲ ਏ ਐ ਤੇ ਪਿੱਛੇ ਓਹਦੇ ਡਾਲੇ ਦਾ ਕਲਰ ਏ ਆ--

ਏਹ ਟ੍ਰੈਕਟਰ ਤੇ ਲੱਗੀ ਬੇਸ ਹੁੰਦੀ ਆ ਏਸਦੇ ਪਿੱਛੇ ਜੇਹੜੀ ਇੱਕ ਕੰਪਨੀ ਆ।

ਆਸਮਾਨੀ ਕਲਰ ਦਾ ਵਾਹ ਤੇ ਜਿਹੜੀਆਂ ਊਪਰ ਦੀ ਵੋਲਸ ਆ ਓਹਦਾ ਰੰਗ ਆ--

ਖੱਬੇ ਬੰਨੇ ਆ ਉਧਰਲੇ ਬੰਨੇ ਗਣੇਸ਼ ਜੀ ਆ ਤੇ ਜਿਹੜੇ ਸੱਜੇ ਬੰਨੇ ਉਧਰਲੇ ਬੰਨੇ--

ਤੇ ਇਹ ਫਲਾ ਗੋਲ ਆ ਕਾਫੀ ਸਾਰਾ ਤੇ ਬਹੁਤ ਵਧੀਆ ਇੱਥੇ ਬੋਹੁਤ ਜਿਆਦਾ ਲੈਂਪਸ ਲਾਈਟਾਂ ਲੱਗੀ ਹੋਈਆਂ ਵਾਂ।

ਇੱਥੇ ਘਰ ਵਗੈਰਾ ਦੇ ਉੱਤੇ ਆਂਦੇ ਇਹ ਦੋ ਮੰਜਲੀ ਘਰ ਆ ਇਹਦੇ ਦੋ ਗੇਟ ਆ।

ਤੇ ਸੱਜੇ ਬੰਨ੍ਹੇ ਸੋਲਰ ਪੈਨਲ ਲੱਗਿਆ ਤੇ ਨਾਲ ਥੱਲੇ ਵੱਗੀਆਂ ਵਾਂ।